ਉਡਾ ਦਿਲ ਨੀ ਸੀ ਕਰਨ ਦਿਆ ਭਾਈ ਦਾ ਸੂਟ ਦੇਣ ਚ ਸੋਹਣਾ ਬੜਾ ਸੀ ਨਾ

ਤੇ ਉਹ ਮੰਨੀਆਂ ਨੀ ਭਾਈ ਚਲ ਮੈਂ ਕਿਹਾ ਰਹਿੰਦੇ ਫੇਰ ਇਕ ਦਿਨ ਫੇਰ ਮੈਂ ਸਾਹਿਲ ਦਾ ਪਜਾਮਾ ਲੈਣ ਡਈ ਹੀ ਤੇ ਉੱਦਨ ਫਰਾਕ ਕੱਲੀ ਹੀ ਫਰਾਕ ਜੋਰਜੱਟ ਚ ਨੀ ਕਪੜਾ ਜਿਹੜਾ ਓ ਉਹਦੇ ਵਿਚ ਹੀ

ਜੋਰਜੱਟ ਸੀ? ਵਧੀਆ ਚ ਹੋਣਾ ਦੀਦੀ ਓ

ਤਾਹਿ ਨੀ ਦੇ ਕੇ ਗਿਆ ਉਹ ਫੇਰ ਹਾਂ ਥਲੇ ਪੀਕੋ ਪਈ ਸਹੀ ਬੜੀ ਸੋਹਣੀ, ਬੜੀ ਸੋਹਣੀ ਫਰਾਕ ਸੀ ਠੀਕ ਮੈਨੂੰ ਬੜੀ ਪਸੰਦ ਆਈ ਸੀ ਪਰ ਭਾਈ ਮੰਨੀਆਂ ਨੀ ਭਾਈ ਮੰਨੀਆਂ ਨੀ

ਜੇ ਆਹ ਪਸੰਦ ਆ ਹੀ ਗਈ ਤੇ ਕਹਿ ਭਰਾ ਤੂੰ ਨੀ ਮਾਣਿਆ ਫੇਰ ਮੈਂ ਨੀ ਪਾਏ ਦੀਦੀ ਕਦੇ ਰੈਡੀ ਮੇਡ ਕਪੜੇ ਮੈਂ ਉਹੀ ਕਹਿਣ ਦਯਿ ਆ ਪਾ ਨੂੰ ਕਹਿ ਜੇ ਆ ਹੀ ਗਿਆ ਪਸੰਦ ਭਰਾ ਮੰਨ ਜਾ ਅੱਜ ਜਠਾਣੀ ਮੇਰੀ ਲਾਗੇ ਹੀ ਓਵੀ ਕਵੇ ਪੀ ਚੱਲ ਲਲਾ ਦਵਿੰਦਰ ਲਲਾ ਸੋਹਣਾ ਵਾ ਆਹੋ ਤੇ ਸਾਹਿਲ ਕਹਿੰਦਾ ਨਹੀਂ ਮੰਮੀ ਮੋਟੀ ਲੱਗਣਾ ਤੂੰ ਹੋਰ ਫਰਾਕ ਚ ਲੈ ਸਾਹਿਲ ਨੂੰ ਬੜਾ ਫਿਕਰ ਹੁੰਦਾ ਆ ਨੀ

ਮੋਟੀ ਲੱਗਣ ਦਈ ਮੰਮੀ ਆਹੋ ਜਦੋ ਮੇਰੇ ਦੇਰ ਦਾ ਨਿੱਕੇ ਦਾ ਵਿਆਹ ਸੀ ਨਾ ਉਹਦੋਂ ਅੱਪਾ ਓਹਨਾ ਨੇ ਨਾ ਸੇਤੀ ਸ਼ੇਤੀ ਮਤਲਬ ਵਿਆਹ ਦੇ ਤਾ ਤੇ ਮੈਂ ਆਪ ਹਾਡੀ ਅਜੇ ਕੋਈ ਤਿਆਰੀ ਨਹੀਂ ਹੀ ਤੇ ਮੈ ਇਹਨਾਂ ਦੇ ਪਾਪਾ ਨੂੰ ਕਿਆ ਪੀ ਇਹਨਾਂ ਨੇ ਨਾ ਮੈਨੂੰ ਵੋਟੀ ਦੇ ਸੂਟ ਦੇਤੇ ਦਰਾਣੀ ਦੇ ਤੇ ਉਹੀ ਵੀ ਮੈਂ ਸੀਨ ਡੇਂਹ ਪਈ ਉਦਾ ਵੀ ਤਿਆਰੀ ਹੁੰਦੀ ਆ ਨਾ ਵਿਆਹ ਦੀ ਤੇ ਤਾਹਨੂੰ ਤੇ ਪਤਾ ਇਆ ਮੈਂ ਕਿਹਾ ਆਪਣਾ ਮੈਂ ਲੈ ਕੇ ਕਦੋ ਸਿਵਾਗੀ ਮੈ ਕਿਆ ਚੱਲ ਮੈ ਰੈਡੀ ਮੈਡ ਸ਼ਰਾਰੇ ਵਾਲਾ ਲੈ ਆ ਨੀ ਆ ਮੈਂ ਸਾਰਾ ਧਾਰੀਵਾਲ ਫੇਰ ਛਰਿਆ ਤੇ ਮੈਨੂੰ ਕੋਈ ਸ਼ਰਾਰੇ ਵਾਲਾ ਸੂਟ ਨੀ ਮਿਲਿਆ

ਦੀਦੀ ਸਾਰੇ ਏ ਹਾਡੇ ਤੋਹ ਵੱਧ ਉਮਰ ਵਾਲਿਆਂ ਵੇਖਿਓ ਤੁਹੀ ਸ਼ਹਿਰ ਚ

ਪਾਏ ਹੁੰਦਿਆਂ ਉਹਨਾਂ ਨੇ ਸਾਡੇ ਤੋਂ ਵੀ ਵਧੀਆ ਪਾਏ ਹੁੰਦੇ ਆ ਹਾਂਜੀ ਤੇ ਮੈ ਜਿਹੜੀ ਦੁਕਾਨ ਤੇ ਜਾਵਾ ਮੈਨੂੰ ਪਸੰਦ ਨਾ ਲੱਗੇ ਤੇ ਹਾਰ ਕੇ ਫੇਰ ਨਾ ਸਿੰਨ ਵਾਲਾ ਈ ਲਿਲੀਆਂ ਫੇਰ ਮੈਂ ਕਿਹਾ ਹੁਣ ਮੇਰਾ ਕੰਮ ਬੜਾ ਹੁਣ ਮੈਂ ਕਿਦਾਂ ਸਿਵਾਗੀ

ਸੂਟ ਹੀ ਉਹ ਮਜੰਟਾ ਹੀ ਮਜੰਟਾ ਕਲਰ ਹੀ ਸੂਟ ਦਾ ਤੇ ਮੋਰ ਪੰਖੀਆ ਚੁੰਨੀ ਹੀ ਗ੍ਰੇਸ ਕੋਟਨ ਦਾ ਹੀ ਓ ਫੇਰ ਸਲਵਾਰ ਸੂਟ ਬਣਾਇਆ ਹਾਂਜੀ ਤਾਹਨੂੰ ਕੀਤੇ ਫੋਟੋਵਾ ਦਿਖਾਉਂਗੀ ਅਇਓ ਕਦੀ ਸਾਡੇ ਕੋਲ ਫੇਰ ਮੈਂ ਤਾਹਨੂੰ ਦਿਖਾਉਂਗੀ ਹਾਂਜੀ ਫੋਟਿਵ ਦਿਖਾਉਂਗੀ ਕੇ ਮੇਰੀ ਜੇਠਾਣੀ ਮੇਰੀ ਪਤਾ ਕਿ ਕੇਂਦੀ ਮੇਰੀ ਫੋਟਵਾ ਕਹਿੰਦੀ ਹਾਏ ਦੀਦੀ ਮੈਂ ਤੇ ਤਾਹਨੂੰ ਉਥੇ ਚੰਗੀ ਤਰਾਹ ਦੇਖਿਆ ਨੀ ਸੀ ਤੇ ਇਹ ਫੋਟੋਵਾ ਵਿਚ ਤੇ ਤੁਸੀਂ ਆਉ ਲੱਗਣ ਦੇ ਓ ਜਿਵੇ ਤੁਹਾਡਾ ਵਿਆਹ ਹੁੰਦਾ ਹਾਂਜੀ ਆਇਓ ਤੁਹੀ ਵੀ ਸਾਡੇ ਕੋਲ ਫੇਰ ਤਾਹਨੂੰ ਦਿਖਾਉਂਗੀ ਮੈ ਮੈਂ ਕਿਹਾ ਤੁਸੀਂ ਸਿੰਪਲ ਸੂਟ ਵਿਚ ਵੀ ਬੜੇ ਵਧੀਆ ਲੱਗਦੇ ਓ

ਹਾਂ ਮੈਂ ਵੇਖੇਗੀ ਇਹ ਤੁਸੀ ਵਧੀਆ ਕੀਤਾ ਫੋਨ ਵਿਚ ਕੱਢ ਵਾਲਿਆਂ ਫੋਨ ਵਿਚ ਪਤਾ ਕਿ ਹੁੰਦੀਆਂ delete ਹੋ ਜਾਂਦੀਆ ਕਦੀ ਹਾਂਜੀ ਡਲੀਟ ਹੋ ਜਾਂਦੀ ਨਹੀਂ ਹੀ ਕੱਢ ਵਾਲਿਆਂ ਹੀ ਸ਼ੇਤੀ

ਦੀਦੀ ਕੀਨੀ ਵਾਰੀ ਹੋਗਿਆ? ਹਾਂਜੀ ਕੀਨੀ ਵਾਰੀ ਹੋਗਿਆ

ਇਹ ਮੇਰੇ ਹਿਸਾਬ ਨਾਲ ਪੰਜ ਹੋ ਗਈਆਂ ਦੀਦੀ ਵੱਧ ਹੋਣੀਆਂ ਵੱਧ ਹੋਗਿਆ ਚਲੋ ਮੈਂ ਚੈੱਕ ਕਰਲਾਗੀ ਹਾਂਜੀ ਹਹੁਂ ਜਦੋ ਆਉਣਗੀਆਂ ਫੇਰ ਚੈੱਕ ਕਰਿਓ ਹਾਂਜੀ ਠੀਕ ਜੇ ਤੁਹੀ ਸੁਣਾਓ ਠੀਕ ਆ ਹਾਂ ਚਲੋ ਸਹਿਤ ਠੀਕ ਰਹਿੰਦੀ ਆ ਨਾ?

ਚਲੋ ਵਧੀਆ ਠੀਕ ਹੀ ਚਾਹੀਦੀ ਆਹ ਗਲੇ ਚ infection ਜਿਹੀ ਹੋਈ ਆ

ਦਵਾਈ ਤੇ ਲਈ ਹੀ ਡਾਕਟਰ ਕੋ

ਤੇ ਪਰ ਇਦਾ ਦਾ ਨਾ ਪੀ ਕਦੀ ਗਰਮੀ ਹੋ ਜਾਂਦੀ ਤੇ ਕਦੀ ਠੰਡ ਤੇ ਉਹਦੇ ਨਾਲ ਵੀ ਹੋ ਜਾਂਦਾ ਹੰਨਾ ਹਾਂਜੀ ਉਦੇ ਨਾਲ ਗੱਲ ਦੀ ਤਾਹਿ ਨੀ ਆਵਾਜ਼ ਸਾਫ ਆਉਂਦੀ ਹਾਂਜੀ ਹਾਂਜੀ ਹਾਂ ਗਲੇ ਚ ਨਾ ਇਦਾ ਪਤਾ ਨੀ ਆ ਫਸਿਆ ਹੁੰਦਾ ਜੇਦਾ ਹਾਂ ਕੋਈ ਨਾ ਦਵਾਈ ਦਵਯੂਞੀ ਲਿਉ ਤੇ

ਤਾਹਨੂੰ ਪਤਾ ਇਹ ਮੌਸਮ ਜਿਹਾ ਹੀ ਨਾ ਉਦਾ ਨਾਲੇ

ਤੇ ਆ ਹੁਣ ਫੇਰ ਸਗੋਂ ਕੱਲ ਪਰਸੋ ਦੀ ਨਾ ਖਾਂਸੀ ਜਿਹੀ ਆਉਣ ਡਈਆ ਫੇਰ

ਹਾਂ ਇਦਾ ਹੀ ਆ ਨਾ ਸ਼ਰੀਰ ਮੌਸਮ ਦੇ ਹਿਸਾਬ ਨਾਲ ਹੋ ਜਾਂਦਾ ਆ ਛੇਤੀ ਹਾਂਜੀ ਆ ਘੱਟਾ ਯਾਦਾਂ ਹਾਂਜੀ ਹਾਂਜੀ ਹਾਡੀ ਉਹ ਛੋਟੀ ਓਹਨੂੰ ਗ੍ਰਹਿ ਆ ਨਾ ਉਹਦੇ ਵੀ ਉਹ ਦਾੜ੍ਹਾ ਕੱਢਣ ਡਾਇ ਸੂਹੇ ਜਿਹੇ ਕੱਢਣ ਦਯਿ ਤੇ ਉਹਨੂੰ ਨਾ ਜ਼ੁਕਾਮ ਬੁਖਾਰ ਬੜਾ ਰਹਿੰਦਾ ਆ ਬਚੇ ਨੂੰ ਕਹਿੰਦੇ ਹੁੰਦਾ ਆ

ਦੰਦ ਵੀ ਦੀਦੀ ਇਕ ਪੱਥਰ ਹੀ ਆ ਹਾਂਜੀ ਹਾਂਜੀ ਓਹੀ ਨਾ ਉਹ ਕਹਿੰਦੇ ਮਤਬ ਇਹ ਸੂਹੇ ਕਢਣ ਡਈ ਨਾ ਇਸ ਕਰਕੇ ਮਤਲਬ ਤਾ ਜਿਆਦਾ ਆ

ਬਚੇ ਉਹ ਕਹਿੰਦੇ ਜਿੰਨਾ ਚਿਰ ਮਤਲਬ ਦੰਦ ਕੱਢ ਨੀ ਲੈਂਦੀ ਉਹਨੀ ਚਿਰ ਇਦਾ ਹੀ ਰਹਿਣਾ ਆ ਚਲੋ ਠੀਕ ਆ ਦੀਦੀ ਮੈਂ ਨਾ ਤੁਹਾਨੂੰ ਕੱਲ ਕਰਾਂਗੀ